ਆ ਰਹੀਆਂ ਸਨ, ਉਹਨਾਂ ਸੰਗਤਾਂ ਵਿੱਚ ਭਾਈ ਜੇਠਾ ਜੀ ਵੀ ਆਏ ਹੋਏ ਸਨ, ਭਾਈ ਜੇਠਾ ਜੀ ਇੱਕ ਸੋਹਣਾ ਅਤੇ ਹੋਨਹਾਰ ਗੱਭਰੂ ਸੀ ਸੋਹਣਾ, ਸੁੱਨਖਾ, ਹੋਣਹਾਰ ਗੱਭਰੂ ਸੀ ਇੰਨੀ ਦਿਨੀ ਗੁ ਅਹ ਗੁਰੂ ਜੀ ਆਪਣੀ ਣੀ ਪੁੱਤਰੀ ਲਈ ਇੱਕ ਯੋਗ ਵਰ ਦੀ ਤਲਾਸ਼ ਕਰ ਰਹੇ ਸਨ, ਇਸੀ ਲਈ ਉਹਨਾਂ ਨੇ ਭਾਈ ਜੇਠਾ ਜੀ ਨਾਲ ਆਪਣੀ ਣੀ ਪੁੱਤਰੀ ਦਾ ਦਾ ਵਿਵਾਹ ਕਰ ਦਿੱਤਾ ਜੋ ਅੱਗੇ ਜਾ ਕੇ ਗੁਰੂ ਰਾਮਦਾਸ ਜੀ ਦੇ ਨਾਂ ਨਾਲ ਪ੍ਰਸਿੱਧ ਹੋਏ, ਉਹ ਉਹਨਾਂ ਨੂੰ ਸਿੱਖਾਂ ਦਾ ਚੌਥਾ ਗੁਰੂ ਵੀ ਕਿਹਾ ਜਾਂਦਾ ਹੈ, ਉਹਨਾਂ ਨੇ ਬਹੁਤ ਸਾਰੀਆਂ ਬਾਣੀਆਂ ਰਚੀਆਂ, ਉਹਨਾਂ ਦੇ ਪੁੱਤਰ, ਤੀਸਰਾ ਪੁੱਤਰ ਗੁਰੂ ਅਰਜਨ ਦੇਵ ਜੀ ਜੀ ਸਿੱਖਾਂ ਦੇ ਪੰਜਵੇਂ ਗੁਰੂ ਹੋਏ ਸਨ। ਦੇਸ਼ ਦਾ ਤਿਉਹਾਰ ਤੇ ਮੇਲਿਆਂ ਦਾ ਦੇਸ਼ ਹੈ ਏਨਾ ਵਿਚ ਸੰਭੰਡ ਸਾਡੇ ਵਿਚਾਰਿਕ ਧਾਰਮਿਕ ਤੇ ਇਤਹਾਸਿਕ ਵਰਸੈ ਨਾਲ ਦੁਸਹਿਰਾ ਭਾਰਤ ਇਕ ਬਹੁਤ ਹੀ ਪੁਰਾਤਨ ਤਿਉਹਾਰ ਹੈ ਇਹ ਦੀਵਾਲੀ ਤੋਂ ਵੀ ਦੀਨਾ ਪਹਿਲਾ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਇਤਹਾਸਿਕ ਪਿਛੋਕੜ ਦੁਸਹਿਰਾ ਸ਼ਬਦ ਦਾ ਅਰਥ ਹੈ ਦਸ ਸਿਰਾ ਨੂੰ ਹਾਰਨ ਵਾਲਾ ਕੇਹੀਆਂ ਜਾਂਦਾ ਹੈ ਉਹ ਬੜਾ ਵਿਦਵਾਨ ਸੀ ਪਰ ਉਸਦਾ ਇਕ ਸਿਰ ਕੰਧੇ ਦਾ ਸੀ ਤੇ ਜਿਸਤੋ ਇਹ ਪਤਾ ਲੱਗਦਾ ਹੈ ਕਿ ਉਹ ਵਿਦਵਾਨ ਹੋਣ ਦੇ ਨਾਲ ਮੂਰਖ ਸ਼ਕਤੀਸ਼ਾਲੀ ਤੇ ਅਭਿਆਨ ਵੀ ਸੀ ਜਦੋ ਸ਼੍ਰੀ ਰਾਮ ਚੰਦਰ ਜੰਗਲ ਵਿਚ ਵਣਵਾਸ ਕਟ ਰਹੇ ਸਨ ਤਾ ਉਹ ਸੀਤਾ ਜੀ ਨੂੰ ਚੁਰਾ ਕੇ ਲੈ ਗਯਾ ਸੀ ਜਿਸ ਦੇ ਸਤਵੱਜੂ ਸ਼੍ਰੀ ਰਾਮ ਚੰਦਰ

ਤੇ ਇਸ ਪ੍ਰਕਾਰ ਦੁਸਹਿਰੇ ਦਾ ਤਿਓਹਾਰ ਮਨਾਇਆ ਜਾਂਦਾ ਹੈ ਨਿਬੰਧ ਇਹ ਹੈ ਉਹ ਆਪਣੀ ਯਾਤਰਾ ਵਿਚ ਅਰਾਮ ਨਹੀਂ ਲੈਂਦਾ ਉਹ ਇਕ ਵਾਂਗ ਕਮ ਕਰਦਾ ਹੈ ਉਹ ਨਿਰਖ ਮੌਸਮਾਂ ਜਾਂ ਘਟੀਆ ਘਰਾਂ ਵਿਚ ਘਰ ਘਰ ਜਾਂਦੇ ਹਨ ਉਹ ਮੇਲਬਾਗ ਰਚਨਾਵਾਂ ਅਖਰ parcel ਅਤੇ ਦੂਜੇ ਡਾਕ ਲੇਖ ਖੋਲ੍ਹਦਾ ਹੈ ਅਤੇ ਊਨਾ ਨੂੰ ਇਕ ਮਿਤੀ set up ਦੇਣ ਨਾਲ seal ਕਰਦਾ ਹੈ ਉਹ ਕਈ ਵਾਰ ਖੁਸ਼ਖਬਰੀ ਲਿਓਂਦਾ ਹੈ ਤੇ ਕਈ ਵਾਰ ਬਿਮਾਰੀ ਹੀ ਹੁੰਦਾ ਹੈ ਸਾਡਾ ਦਿਨ ਬਹੁਤ ਵਦੀਆਂ ਉਮੀਦਾਂ ਨਾਲ ਉੱਠਦਾ ਹੈ ਜਦੋ ਅਸੀਂ ਦੇਖਦੇ ਹਾਂ ਕਿ postman ਸਾਡੇ ਘਰ ਆ ਰਿਹਾ ਹੈ ਉਹ ਦੂਸਰਿਆਂ ਲਈ ਖ਼ਬਰ ਦੇਂਦਾ ਹੈ ਇਕ ਵਾਰ ਦੀ ਗੱਲ ਹੈ ਮੇਰੇ ਬੁਆ ਜੀ ਨੇ ਮੇਨੂ ਚਿਠੀ ਲਿਖੀ ਸੀ ਤੇ ਉਹ ਚਿਠੀ ਸਾਡੇ ਘਰੇ ਡਾਕੀਆ ਦੇਣ ਆਯਾ ਸੀ ਉਹ ਚਿਠੀ ਪੜਕੇ ਸਾਡਾ ਸਾਰਾ ਟੱਬਰ ਬਹੁਤ ਖੁਸ਼ ਹੋਇਆ ਸੀ ਉਸ ਚਿਠੀ ਵਿਚ ਮੇਰੀ ਬੁਆ ਜੀ ਦਾ ਨਵਾਂ ਨਵਾਂ ਘਰ ਬਣਿਆ ਸੀ ਓਨਾ ਨਏ ਆਪਣਾ ਨਾਵੈ ਘਰ ਬਨਾਯਾ ਸੀ ਤੇ ਸਾਨੂ ਉਥੇ ਸਾਡੀਆਂ ਸੀ ਅਸੀਂ ਸਾਰੇ ਉਥੇ ਆਪਣੇ ਬੁਆ ਜੀ ਦੇ ਘਰੇ ਗਏ ਸੀ ਤੇ ਊਨਾ ਦੇ ਘਰੇ ਜਾਕੇ ਅਸੀਂ ਬਹੁਤ ਸਾਰੇ ਮਜੇ ਕੀਤੇ ਸੀ ਬੁਆ ਜੀ ਨਏ ਸਾਨੂ ਬਹੁਤ ਸਾਰਾ ਪਿਆਰ ਦਿਤਾ ਸੀ ਤੇ ਆਨ ਲਗੇ ਸਾਨੂ ਨੇਕ gift ਵੀ ਦਿਤੇ ਸੀ ਬੁਆ ਜੀ ਨੇ ਸਾਨੂ ਸਬਨੁ ਆਪਣੇ ਘਰ ਦੇ ਨਵੇਂ ਨਵੇਂ ਪਕਵਾਨ ਵੀ ਖਿਲਾਏ ਸੀ ਅਸੀਂ ਊਨਾ ਦੀ ਘਰ ਦੇ ਬਹੁਤ ਸਾਰੇ ਨਵੇਂ ਨਵੇ ਪਕਵਾਨ ਵੀ ਖਾਏ ਸੀ ਸਾਨੂ ਆਪਣੇ ਬੁਆ ਦੇ ਘਰੇ ਬਹੁਤ ਸਾਰਾ ਮਜਾ ਆਯਾ ਸੀ ਅਸੀਂ ਐਵੇ ਹੀ ਇਕ ਵਾਰ ਚੰਡੀਗੜ੍ਹ ਵੀ ਘੁਮ ਕੇ ਆਏ ਸੀ ਅਸੀਂ ਅੰਮ੍ਰਿਤਸਰ ਵੀ ਜਾਣੇ ਰਹਿਣੇ ਹਾਂ, ਉਥੇ ਵੀ ਅਸੀਂ ਮੱਥਾ ਟੇਕ ਕੇ ਆਉਣੇ ਰਹਿਣੇ ਆ ਅਸੀਂ ਨੈਣਾ ਦੇਵੀ ਵੀ ਗਏ ਸੀ ਸਾਡੇ ਪਰਿਵਾਰ ਇਕ ਦੂਜੇ ਨਾਲ ਮਿਲ ਝੁਲ ਕੇ ਰਹਿੰਦਾ ਹੈ ਆਪਾ ਨੂੰ ਆਪਣੇ ਪਰਿਵਾਰ ਨਾਲ ਮਿਲ ਝੁਲ ਕੇ ਹੀ ਰਹਿਣਾ ਚਾਹੀਦਾ ਹੈ ਪੰਜਾਬ ਵਿਚ ਪ੍ਰਦੂਸ਼ਣ ਨੂੰ ਲਗਾਤਾਰ ਘਮਭੀਰ ਅਹ ਹੁੰਦੀ ਸਮਸਿਆ ਵਿਚ ਮੈ ਵੱਖ ਵੱਖ ਅਰ ਚਿੰਤਾ ਕਾਰਕ ਸੀ ਪੰਜਾਬ ਵਿਚ ਬਹੁਤ ਸਾਰੀ ਪ੍ਰਦੂਸ਼ਣ ਲਈ ਦਿੱਕਤਾਂ ਆ ਰਹੀ ਹਨ ਪ੍ਰਦੂਸ਼ਣ ਅਪਣੇ ਸਮਾਜ ਵਿਚ ਮੋਟਰ ਸਾਈਕਲਾਂ ਨਾਲ ਗੱਡੀਆਂ ਨਾਲ ਕਾਰਾਂ ਨਾਲ ਇਹ ਅਹ ਵਾਹਨਾਂ ਨਾਲ ਹੁੰਦਾ ਹੈ ਆਪਾ ਨੂੰ ਪ੍ਰਦੂਸ਼ਨ ਘਟ ਕਰਨ ਦੇ ਲਈ ਇਹ ਵਾਹਨਾਂ ਦਾ ਪ੍ਰਯੋਗ ਘਟ ਕਰਨਾ ਚਾਹੀਦਾ ਹੈ ਤਾਂ ਜੋ ਆਪਣਾ ਸਮਾਜ ਬੀਮਾਰੀਆਂ ਤੋਂ ਬੱਚਿਆਂ ਰਹੇ ਤੇ ਆਪਾਂ ਇਕ ਸੂਰਕ੍ਸ਼ਿਤ ਸਮਾਜ ਵਿਚ ਰਹ ਸਕੀਏ ਪਿਛਲੇ ਸਮੇਂ ਦੌਰਾਨ ਵੱਖ ਵੱਖ ਇਲਾਕਿਆਂ ਚੋ ਲਏ ਗਏ ਪਿੰਨ ਵਾਲੇ ਪਾਣੀ ਫੈਲੇ ਹੋਏ ਹਨ ਪਾਣੀ ਦਾ ਦੂਸ਼ਿਤ ਹੋਣਾ ਕਾਰਨ ਇਹ ਸੁਬਿਨ ਕੈਂਸਰ ਦੇ ਰੋਗੀਆਂ ਦਾ ਜਾ ਭਾਰੀ ਹੋਇਆ ਹੈ ਪੰਜਾਬ ਦੇ ਅਹ ਇਲਾਕਿਆਂ ਵਿਚ ਤਾਂ ਕੈਂਸਰ ਦੀਆਂ ਜੜਾਂ ਇੰਨੀਆਂ ਡੁੰਗੀਆਂ ਹੋ ਚੁਕੀਆਂ ਹਨ ਕਿ ਪੂਰੇ ਦੇਸ਼ ਵਿਚ ਇਸ ਤਰਹ ਦੀ ਚਰਚਾ ਹੁੰਦੀ ਹੈ ਪੰਜਾਬ ਵਿਚ ਹਵਾ ਪ੍ਰਦੂਸ਼ਨ ਦੀ ਸਮਸਿਆ ਵੀ ਘਟ ਘੰਬੀਰ ਨਹੀਂ ਰਹੀ ਹਵਾ ਪ੍ਰਦੂਸ਼ਿਤ ਹੋਣ ਕਰ ਕੇ ਦਮਾ ਅਤੇ ਫੇਂਫੜੇ ਦੀਆਂ ਹੋਰ ਬੀਮਾਰੀਆਂ ਲਗਾਤਰ ਵਧਿਆ ਹਨ ਭੇਸ਼ਕ ਪ੍ਰਦੂਸ਼ਨ ਦੀ ਸਮਸਿਆ ਬਾਰੇ ਅਕਸਰ ਸਮਾਜ ਦੇ ਪ੍ਰਦੁਸ਼ਨਾਂ ਵਿਚ ਵੱਖ ਵੱਖ ਚਰਚਾ ਹੁੰਦੀ ਰਹਿੰਦੀ ਹੈ ਅੱਜ ਤਕ ਇਸ ਸਮਸਿਆ ਦੇ ਠੁਸ ਠੁਸ ਤਕ ਨੀ ਪੋਂਛਿਆ ਜਾ ਸਕਿਆ ਇਸ ਸਬ ਨੂੰ ਇਹ ਸਬ ਕੁਜ ਨਤੀਜਾ ਇਹ ਹੋਇਆ ਕਿ ਪਾਣੀ ਅਤੇ ਹਵਾ ਦਾ ਪ੍ਰਦੂਸ਼ਨ ਕਾਰਨ ਪਸ਼ੂਆਂ ਦਾ ਚਾਰਾ ਅਤੇ ਖੁਰਾਕ ਅਜ ਤਕ ਵੀ ਪ੍ਰਭਾਵਿਤ ਹੋਏ ਹਨ ਇਸ ਨਾਲ ਇਕ ਪਾਸੇ ਮੁਠੀ ਇਸ ਨੂੰ ਦੁੱਧ ਨਾਲ ਬੱਚਿਆਂ ਅਤੇ ਨੌਜਵਾਨਾਂ ਦੀ ਸ਼ਾਰੀਰਿਕ ਸਮਰਥਾ ਵੀ ਮਾੜੀ ਹੋ ਗਈ ਆਪਾ ਨੂੰ ਪ੍ਰਦੂਸ਼ਣ ਤੋਂ ਬਚ ਕੇ ਰਹਿਣਾ ਚਾਹੀਦਾ ਹੈ ਆਪਾ ਨੂੰ ਜ਼ਿਆਦਾ ਤਰ ਅਪਨਾ ਮੂੰਹ ਢਕ ਕੇ ਰੱਖਣਾ ਚਾਹੀਦਾ ਹੈ ਤਾ ਜੋ ਆਪਾ ਪ੍ਰਦੂਸ਼ਨ ਤੋਂ ਬਚ ਕੇ ਰਹ ਸਕੀਏ ਅਪਣੇ ਪੁਰਾਣੇ ਜਮਾਨੇ ਵਿਚ ਰਾਜਾ ਮਹਾਰਾਜ ਹੁੰਦੇ ਸਨ ਉਹ ਰਾਜਾ ਮਹਾਰਾਜਾ ਬਹੁਤ ਸਾਰਾ ਪੈਸਾ ਹੁੰਦਾ ਸੀ ਉਹ ਅਪਣੇ ਰਾਜੀ ਰਾਜ ਮਹਿਲ ਵਿਚ ਰਾਜ ਕਰਦੇ ਸਨ ਓਹਨਾ ਦੇ ਬਹੁਤ ਸਾਰੇ ਸੇਵਕ ਵੀ ਹੁੰਦੇ ਸਨ ਉਹ ਰਾਜੇ ਕੋਲ ਅਪਣੀ ਇਕ ਰਾਣੀ ਰਾਣੀ ਵੀ ਹੁੰਦੀ ਸੀ ਉਹ ਅਪਣੀ ਰਾਣੀ ਨੂੰ ਬਹੁਤ ਸਾਰਾ ਪ੍ਰੇਮ ਵੀ ਕਰਦੇ ਸਨ ਉਹ ਅਪਣੇ ਰਾਜਮਹਲ ਵਿਚ ਸਬ ਨੂੰ ਬਹੁਤ ਖੁਸ਼ ਰੱਖਦੇ ਸਨ ਉਹ ਉਹ ਅਪਣੀ

ਸਾਨੂ ਖੇਡ ਵੀ ਖੇਡਣੀ ਰਹਿਣੀ ਚਾਹੀਦੀ ਹੈ ਕਬੱਡੀ ਦੀ ਖੇਲ ਵੀ ਬਹੁਤ ਚੰਗੀ ਹੁੰਦੀ ਹੈ ਕਬੱਡੀ ਦੀ ਖੇਲ ਦੇ ਨਾਲ ਸਾਡਾ ਸ਼ਰੀਰ ਤੰਦਰੁਸਤ ਬਣਿਆ ਰਹਿੰਦਾ ਹੈ ਕੈਨੇਡਾ ਵਿਚ ਇਕ ਇਕ ਉਤੇ

ਆਪਾ ਨੂੰ ਜ਼ਿਆਦਾ ਤਰ ਅਪਣੇ ਪੰਜਾਬ ਵਿਚ ਹੀ ਰਹਿਣਾ ਚਾਹੀਦਾ ਹੈ ਤੇ ਇਥੇ ਹੀ ਉਨਤੀ ਬਾਰੇ ਸੋਚਣਾ ਚਾਹੀਦਾ ਹੈ ਲੋਗ ਪਰ ਅਜ ਕਲ ਜ਼ਿਆਦਾ ਤਰ ਬਾਹਰ ਜਾ ਰਹੇ ਹਨ ਓਹਨਾ ਨੂੰ ਐਵੇ ਲਗਦਾ ਹੈ ਕਿ ਬਾਹਰ ਜਾ ਕੇ ਸਾਡਾ ਜ਼ਿਆਦਾ ਤੋਂ ਜ਼ਿਆਦਾ ਵਦੀਆਂ ਵਦੀਆਂ ਉਲੇਖਨ ਹੋਵੇਗਾ ਸਾਨੂ ਜ਼ਿਆਦਾ ਵਦੀਆਂ ਵੱਧ ਤੋਂ ਵੱਧ ਅਸੀਂ ਅਪਣੀ ਜਿੰਦਗੀ ਵਿਚ ਅਗੇ ਵੱਧ ਸਕਾਂਗੇ ਪਰ ਜੇ ਆਪਾ ਕੋਸ਼ਿਸ਼ ਕਰੀਏ ਤਾਂ ਆਪਾ ਅਪਣੇ ਦੇਸ਼ ਵਿਚ ਰਹ ਕੇ ਵੀ ਬਹੁਤ ਅਗੇ ਵੱਧ ਸਕਦੇ ਹਾਂ

ਜ਼ਿਆਦਾ ਤਰ ਲੋਗ ਅਜ ਕਲ ਬਾਹਰ ਵਲ ਨੂੰ ਭੱਜ ਰਹੇ ਹਨ ਕੈਨੇਡਾ ਵਿਚ ਅਜ ਕਲ ਜ਼ਿਆਦਾ ਤਰ ਪੰਜਾਬੀ ਹੀ ਭਰਤੀ ਹੋ ਚੁਕੇ ਹਨ ਪਰ ਫੇਰ ਵੀ ਅਪਣਾ ਪੰਜਾਬ ਅਜ ਫੇਰ ਵੀ ਅਪਣਾ ਪੰਜਾਬ ਕਿਸੇ ਤੋਂ ਘਟ ਨਹੀਂ ਹੈ ਫੇਰ ਵੀ ਅਪਣਾ ਪੰਜਾਬ ਇਕ ਵਧਿਆ ਹੈ ਤੇ ਉਹ ਅਗੇ ਵਧਣ ਦੀ ਉਨਤੀ ਕਰਦਾ ਰਹਿੰਦਾ ਹੈ ਵਿਦਿਆਰਥੀ ਕੋਈ ਨਾ ਕੋਈ ਖੇਡ ਖੇਡਣਾ ਪਸੰਦ ਕਰਦਾ ਹੈ ਇਸ ਕਾਰਨ ਓਹਨਾ ਖੇਡਾਂ ਨੂੰ ਸਕੂਲ ਵਿਚ ਪੜ੍ਹਾਈ ਦਾ ਖਾਸ ਭਾਗ ਮਨਯਾ ਗਯਾ ਹੈ ਮਹਾਤਮਾ ਗਾਂਧੀ ਨੇ ਵੀ ਠੀਕ ਹੀ ਆਖਿਆ ਹੈ ਕਿ ਸ਼ਰੀਰ ਵਿਚ ਨਿਰੋਆ ਦਿਮਾਗ ਹੁੰਦਾ ਹੈ ਪੁਰਤਨ ਸਮਯ ਵਿਚ ਖੇਡਾਂ ਦਾ ਪੜ੍ਹਾਈ ਨਾਲ ਕੋਈ ਸੰਭੰਡ ਨਹੀਂ ਸੀ ਸਮਝਿਆ ਜਾਂਦਾ ਪੜ੍ਹਾਈ ਦੇ ਰਾਹ ਵਿਚ ਖੇਡਾਂ ਨੂੰ ਇਕ ਰੁਕਾਵਟ ਸਮਝਿਆ ਜਾਂਦਾ ਸੀ ਅਜ ਦੇ ਵਿਚਾਰ ਵਿਚਾਰਨ ਵਾਹਨਾਂ ਅਨੁਸਾਰ ਖੇਡ ਪੜ੍ਹਾਈ ਵਿਚ ਰੁਕਾਵਟ ਨਹੀਂ ਪਾਉਂਦੀ ਸਗੋਂ ਆਪਾ ਨੂੰ ਖੇਡ ਖੇਡਣੀ ਚਾਹੀਦੀ ਹੈ ਤਾ ਜੋ ਅਪਣਾ ਦਿਮਾਗ ਠੰਡਾ ਰਹਿ ਸਕੇ ਤੇ ਆਪਾ ਇਕ ਚੰਗੇ ਤਰੀਕੇ ਨਾਲ ਪੜ੍ਹਾਈ ਕਰ ਸਕੀਏ ਆਪਾ ਨੂੰ ਸਵੇਰੇ ਉੱਠ ਕੇ ਵੀ ਪੜ੍ਹਾਈ ਕਰਨੀ ਚਾਹੀਦੀ ਹੈ ਕਿਉਂਕਿ ਜ਼ਿਆਦਾ ਤਰ ਲੋਗ ਕਹਿੰਦੇ ਹਨ ਕਿ ਸਵੇਰੇ ਉੱਠ ਕੇ ਰੌਲਾ ਰਪਾ ਘਟ ਹੁੰਦਾ ਹੈ ਤੇ ਆਪਾ ਪੜ੍ਹਾਈ ਚੰਗੇ ਤਰੀਕੇ ਨਾਲ ਕਰ ਸਕਦੇ ਹਾਂ ਇਸ ਲਈ ਜੇ ਆਪਾ ਪੜ੍ਹਾਈ ਚੰਗੇ ਤਰੀਕੇ ਨਾਲ ਕਰਾਂਗੇ ਤਾਹ ਆਪਾ ਇਕ ਚੰਗੇ ਨੰਬਰ ਲੈ ਕੇ ਪਾਸ ਹੋਵਾਂਗੇ ਜਿਸ ਨਾਲ ਆਪਾ ਅਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰ ਸਕਾਂਗੇ ਇਸ ਲਈ ਆਪਾ ਨੂੰ ਦਿਲ ਲਗਾ ਕ ਪਢ਼ਣਾ ਚਾਹੀਦਾ ਹੈ ਤੇ ਅਪਣਾ ਅਗੇ ਵਧਣਾ ਚਾਹੀਦਾ ਹੈ ਤਾ ਜੋ ਆਪਾ ਅਪਣੀ ਜਿੰਦਗੀ ਵਿਚ ਤਰਿਕੀ ਕਰ ਸਕੀਏ ਤੇ ਆਪਾ ਅਪਣੇ ਪਰਿਵਾਰ ਨੂੰ ਖੁਸ਼ ਰੱਖ ਸਕੀਏ ਖੇਡਾਂ ਬੱਚਿਆਂ ਦਾ ਮੋਹ ਤੇ ਖੇੜਾ ਲੌਂਦੀਆਂ ਹਨ ਖੇਡਾਂ ਨਵਿਤਾ ਪੈਦਾ ਕਰਦੀ ਹਨ ਅਤੇ ਵਿਦਿਆਰਥੀ ਦੀ ਥਕਾਵਟ ਦੂਰ ਕਰਦੀ ਹਨ ਇਹਨਾਂ ਰਾਹੀਂ ਦਿਮਾਗ ਹੋਲਾ ਤੇ ਤਾਜ਼ਾ ਹੁੰਦਾ ਹੈ ਖੇਡਾਂ ਰਾਹੀਂ ਸਕੂਲਾਂ ਵਿਚ ਅਨੁਮਾਨ ਦੀ ਕਮੀ ਸਮਸਿਆ ਨੂੰ ਹਲ ਕੀਤਾ ਜਾ ਸਕਦਾ ਹੈ ਖੇਡਾਂ ਖੇਡਾਂ ਖੇਡਣ ਨਾਲ ਵਿਦਿਆਰਥੀ ਚੁਸਤ ਤੇ ਤਕੜਾ ਹੁੰਦਾ ਹੈ ਖੇਡਾਂ ਰਾਹੀਂ ਵਿਦਿਆਰਥੀ ਵੀ ਦਿਤੀ ਜਾਂਦੀ ਹੈ ਪਰੰਤੂ ਵਿਦਿਆਰਥੀ ਨੂੰ ਖ਼ੇਡ ਸਮਯ ਖੇਡਣ ਖੇਡ ਅਤੇ ਪੜ੍ਹਾਈ ਸਮਯ ਪੜ੍ਹਾਈ ਨਿਯਮ

ਤਾ ਆਪਾ ਫੇਰ ਅਪਣੀ ਜਿੰਦਗੀ ਚ ਪੜ੍ਹਾਈ ਨੀ ਕਰ ਸਕਾਂਗੇ ਇਸ ਲਈ ਆਪਾ ਨੂੰ ਹਰ ਸਮਯ ਅਨੁਸਾਰ ਖੇਡਣਾ ਵੀ ਚਾਹੀਦਾ ਹੈ ਤੇ ਸਮੇਂ ਅਨੁਸਾਰ ਪੜ੍ਹਨਾ ਵੀ ਚਾਹੀਦਾ ਹੈ ਤਾ ਜੋ ਆਪਾ ਅਪਣੀ ਜਿੰਦਗੀ ਵਿਚ ਤੰਦਰੁਸਤ ਵੀ ਰਹੀਏ ਤੇ ਅਪਣੀ ਜਿੰਦਗੀ ਨੂੰ ਅਗੇ ਵੀ ਲੈ ਕੇ ਜਾ ਸਕੀਏ ਆਪਾ ਨੂੰ ਅਪਣੇ ਖਾਨ ਪਿੰਨ ਦਾ ਧਯਾਨ ਵੀ ਰੱਖਣਾ ਚਾਹੀਦਾ ਹੈ ਆਪਾ ਨੂੰ ਹਰ ਸਬਜ਼ੀ ਖਾਣੀ ਚਾਹੀਦੀ ਹੈ ਗੋਭੀ ਭਿੰਡੀ ਘਿਆ ਸਾਰੀ ਸਬਜ਼ੀਆਂ ਆਪਾ ਨੂੰ ਖਾਣੀ ਚਾਹੀਦੀ ਹਨ ਸਾਰੀ ਸਬਜ਼ੀਆਂ ਹੀ ਸਵਾਦ ਹੁੰਦੀਆਂ ਹਨ ਆਪਾ ਨੂੰ ਅਪਣੀ ਮਾਤਾ ਜੀ ਦੇ ਨਾਲ ਸਬਜ਼ੀ ਵੀ ਲੈਣ ਜਾਣਾ ਚਾਹੀਦਾ ਹੈ ਚੰਗੇ ਵਿਦਿਆਰਥੀ ਖੇਡਾਂ ਪੜ੍ਹਾਇ ਸਬ ਵਿਚ ਅਗੇ ਵੱਧ ਜਾਂਦੇ ਹਨ ਵਾ ਵਾਤਾਵਰਨ ਕੁਦਰਤ ਦੀ ਦਿਤੀ ਹੁਈ ਇਕ ਦੇਣ ਹੈ ਆਪਾ ਨੂੰ ਵਾਤਾਵਰਨ ਦੇ ਧਿਆਨ ਰੱਖਣਾ ਚਾਹੀਦਾ ਹੈ ਆਪਾ ਨੂੰ ਨਵੇਂ ਨਵੇਂ ਪੇਡ ਪੋਧੇ ਲਾਣੇ ਚਾਹੀਦੇ ਹਨ ਤਾ ਜੋ ਅਪਣਾ ਵਾਤਾਵਰਨ ਸੁਰਕ੍ਸ਼ਿਤ ਰਹੇ ਆਪਾ ਨੂੰ ਆਪਾ ਨੂੰ ਅਪਣੇ ਵਾਤਾਵਰਨ ਨਾਲ ਪਿਆਰ ਕਰਨਾ ਚਾਹੀਦਾ ਹੈ ਆਪਾ ਨੂੰ ਅਪਣੇ ਘਰ ਵੀ ਸਫਾਈ ਵੀ ਰੱਖਣੀ ਚਾਹੀਦੀ ਹੈ ਆਪਾ ਨੂੰ ਅਪਣੇ ਘਰ ਵਿਚ ਵੀ ਪੇਡ ਪੋਧੇ ਲਗੋਨੇ ਚਾਹੀਦੇ ਹਨ ਤਾ ਜੋ ਅਪਣਾ ਘਰ ਵੀ ਹਰਿਆਲੀ ਭਰਾ ਰਹੇ covid nineteen ਕੋਰੋਨਾ virus ਜਾਣ ਪਛਾਣ covid nineteen ਜਾਂ ਕੋਰੋਨਾ virus ਇੱਕ ਵੈਸ਼ਵਿਕ ਮਹਾਂਮਾਰੀ ਹੈ, ਇਸਨੇ ਪਿੱਛਲੇ ਕੁੱਝ ਸਮੇਂ ਵਿੱਚ ਦੁਨੀਆਂ ਭਰ ਵਿੱਚ ਕਹਿਰ ਵਰਤਾਇਆ ਹੈ। ਇਸ ਭਿਆਨਕ ਬਿਮਾਰੀ ਕਾਰਨ ਲੱਖਾਂ ਦੀ ਗਿਣਤੀ ਵਿੱਚ ਲੋਕਾਂ ਦੀਆਂ ਜਾਨਾਂ ਗਈਆਂ ਹਨ ਵਿਸ਼ਵ ਸਿਹਤ ਸੰਗਠਨ ਵੱਲੋ ਇਸ ਨੂੰ ਵੈਸ਼ਵਿਕ ਮਹਾਂਮਾਰੀ ਐਲਾਨਿਆ ਗਿਆ ਹੈ।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 ਜਾਂ ਇੱਥੋਂ ਦੀ ਇੱਕ lab ਤੋਂ ਫੈਲਿਆ ਜਿੱਥੇ ਇਸ virus ਤੇ ਖੋਜ ਹੋ ਰਹੀ ਸੀ। ਮੁੱਢਲੇ ਲੱਛਣ covid nineteen ਦੇ ਮੁੱਢਲੇ ਲੱਛਣਾਂ ਵਿੱਚ ਤੇਜ਼ ਬੁਖਾਰ, ਖ਼ਾਂਸੀ ਅਤੇ ਸਾਹ ਲੈਣ ਵਿੱਚ ਤਕਲੀਫ਼ ਆਦਿ ਵਰਣਨ ਯੋਗ ਹਨ, ਇਹਨਾਂ ਲੱਛਣਾਂ ਦੇ ਹੋਣ ਤੇ doctor ਨਾਲ ਸੰਪਰਕ ਕਰਨਾ ਅਤੇ ਉਸਦੀ ਸਲਾਹ ਤੇ ਅਮਲ ਕਰਨਾ ਜ਼ਰੂਰੀ ਹੈ। ਕੋਰੋਨਾ virus ਕਿਵੇਂ ਫੈਲਦਾ ਹੈ covid nineteen ਨਾਲ ਇਹ ਰੋਗ ਪਹਿਲਾਂ ਤੋਂ ਹੀ ਇਸ virus ਤੋਂ ਸੰਕਰਮਿਤ ਵਿਅਕਤੀ ਦੇ ਸੰਪਰਕ ਵਿੱਚ ਆਉਣ, ਉਸ ਦੁਆਰਾ ਵਰਤੀਆਂ ਚੀਜ਼ਾਂ ਨੂੰ ਛੂਹਣ ਜਾਂ ਉਸਦੇ ਖੰਘਣ ਜਾਂ ਛਿੱਕਣ ਕਾਰਨ ਬਾਹਰ ਆਈਆਂ ਬੂੰਦਾਂ ਤੋਂ ਫੈਲਦਾ ਹੈ। ਤੇਜੀ ਨਾਲ ਫੈਲਾਅ, ਫਰਵਰੀ ਦੋ ਹਜ਼ਾਰ ਵੀਹ ਤੋਂ ਬਾਅਦ covid nineteen ਦੀ ਮਹਾਂਮਾਰੀ ਦਾ ਤੇਜ਼ੀ ਨਾਲ ਫੈਲਾਅ ਹੋਇਆ, ਦੁਨੀਆ ਭਰ ਦੇ ਲੋਕਾਂ ਦੇ ਇੱਕ ਦੂਜੇ ਦੇ ਦੇਸ ਵਿੱਚ ਜਾਣ ਕਾਰਨ

Lockdown covid nineteen ਕਾਰਨ ਪੈਦਾ ਹੋਈ ਭਿਆਨਕ ਸਥਿੱਤੀ ਤੇ ਕਾਬੂ ਪਾਉਣ ਲਈ ਦੁਨੀਆ ਦੇ ਬਹੁਤ ਸਾਰੇ ਦੇਸਾਂ ਵਿੱਚ lockdown ਲਗਾਇਆ ਗਿਆ, ਸਭ ਕੁੱਝ ਬੰਦ ਹੋ ਕੇ ਰਹਿ ਗਿਆ, ਲੋਕਾਂ ਨੂੰ ਵੀ ਆਪਣੇ ਘਰਾਂ ਵਿੱਚ ਬੰਦ ਹੋਣਾ ਪਿਆ। ਮਾਰੂ ਪ੍ਰਭਾਵ, ਦੁਨੀਆਂ ਭਰ ਵਿੱਚ covid nineteen ਦਾ ਮਾਰੂ ਪ੍ਰਭਾਵ ਦੇਖਣ ਨੂੰ ਮਿਲਿਆ ਇਸ ਮਹਾਂਮਾਰੀ ਕਾਰਨ ਜਿੱਥੇ ਬਹੁਤ ਵੱਡਾ ਜਾਨੀ ਨੁਕਸਾਨ ਹੋਇਆ ਉੱਥੇ ਵੱਖ ਵੱਖ ਦੇਸਾਂ ਦੀ ਆਰਥਿਕਤਾ ਤੇ ਵੀ ਬੁਰਾ ਪ੍ਰਭਾਵ ਪਿਆ। ਲੱਖਾਂ ਦੀ ਗਿਣਤੀ ਵਿੱਚ ਲੋਕਾਂ ਦੀਆਂ ਨੌਕਰੀਆਂ ਜਾਂਦੀਆਂ ਰਹੀਆਂ, ਜਿਸ ਕਾਰਨ ਉਹਨਾਂ ਨੂੰ ਆਰਥਿਕ ਅਤੇ ਮਾਨਸਿਕ ਪਰੇਸਾਨੀਆਂ ਦਾ ਸਾਹਮਣਾ ਕਰਨਾ ਪਿਆ ਸਥਿੱਤੀ control ਹੇਠ ਹੋਣ ਤੇ ਵੱਖ ਵੱਖ ਖੇਤਰਾਂ ਦੀਆਂ ਗਤੀਵਿਧੀਆਂ ਮੁੜ ਸ਼ੁਰੂ ਹੋਈਆਂ ਹਨ।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

ਹੱਥਾਂ ਦੀ ਸਫ਼ਾਈ ਵੀ ਕਰਦੇ ਰਹਿਣਾ ਚਾਹੀਦਾ ਹੈ। ਸਾਰ ਅੰਸ਼ covid nineteen ਇੱਕ ਵੈਸ਼ਵਿਕ ਮਹਾਂਮਾਰੀ ਹੈ, ਇਸ ਤੋਂ ਬਚਾਅ ਲਈ ਟੀਕਾਕਰਨ ਬਹੁਤ ਜ਼ਰੂਰੀ ਹੈ, ਇਸ ਤੋਂ ਬਿਨਾਂ ਸਾਨੂੰ ਹਰ ਤਰ੍ਹਾਂ ਦੀ ਸਾਵਧਾਨੀ ਵੀ ਵਰਤਣੀ ਚਾਹੀਦੀ ਹੈ, ਤਾਂ ਇਹ ਸੀਗਾ ਗਿਣਤੀ ਵਿੱਚ ਲੋਕਾਂ ਦੀਆਂ ਜਾਨਾਂ ਗਈਆਂ ਹਨ ਵਿਸ਼ਵ ਸਿਹਤ ਸੰਗਠਨ ਵੱਲੋ ਇਸ ਨੂੰ ਵੈਸ਼ਵਿਕ ਮਹਾਂਮਾਰੀ ਐਲਾਨਿਆ ਗਿਆ ਹੈ।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 ਜਾਂ ਇੱਥੋਂ ਦੀ ਇੱਕ lab ਤੋਂ ਫੈਲਿਆ ਜਿੱਥੇ ਇਸ virus ਤੇ ਖੋਜ ਹੋ ਰਹੀ ਸੀ। ਮੁੱਢਲੇ ਲੱਛਣ covid nineteen ਦੇ ਮੁੱਢਲੇ ਲੱਛਣਾਂ ਵਿੱਚ ਤੇਜ਼ ਬੁਖਾਰ, ਖ਼ਾਂਸੀ ਅਤੇ ਸਾਹ ਲੈਣ ਵਿੱਚ ਤਕਲੀਫ਼ ਆਦਿ ਵਰਣਨ ਯੋਗ ਹਨ, ਇਹਨਾਂ ਲੱਛਣਾਂ ਦੇ ਹੋਣ ਤੇ doctor ਨਾਲ ਸੰਪਰਕ ਕਰਨਾ ਅਤੇ ਉਸਦੀ ਸਲਾਹ ਤੇ ਅਮਲ ਕਰਨਾ ਜ਼ਰੂਰੀ ਹੈ। ਕੋਰੋਨਾ virus ਕਿਵੇਂ ਫੈਲਦਾ ਹੈ covid nineteen ਨਾਲ ਇਹ ਰੋਗ ਪਹਿਲਾਂ ਤੋਂ ਹੀ ਇਸ virus ਤੋਂ ਸੰਕਰਮਿਤ ਵਿਅਕਤੀ ਦੇ ਸੰਪਰਕ ਵਿੱਚ ਆਉਣ, ਉਸ ਦੁਆਰਾ ਵਰਤੀਆਂ ਚੀਜ਼ਾਂ ਨੂੰ ਛੂਹਣ ਜਾਂ ਉਸਦੇ ਖੰਘਣ ਜਾਂ ਛਿੱਕਣ ਕਾਰਨ ਬਾਹਰ ਆਈਆਂ ਬੂੰਦਾਂ ਤੋਂ ਫੈਲਦਾ ਹੈ। ਤੇਜੀ ਨਾਲ ਫੈਲਾਅ, ਫਰਵਰੀ ਦੋ ਹਜ਼ਾਰ ਵੀਹ ਤੋਂ ਬਾਅਦ covid nineteen ਦੀ ਮਹਾਂਮਾਰੀ ਦਾ ਤੇਜ਼ੀ ਨਾਲ ਫੈਲਾਅ ਹੋਇਆ, ਦੁਨੀਆ ਭਰ ਦੇ ਲੋਕਾਂ ਦੇ ਇੱਕ ਦੂਜੇ ਦੇ ਦੇਸ ਵਿੱਚ ਜਾਣ ਕਾਰਨ

Lockdown covid nineteen ਕਾਰਨ ਪੈਦਾ ਹੋਈ ਭਿਆਨਕ ਸਥਿੱਤੀ ਤੇ ਕਾਬੂ ਪਾਉਣ ਲਈ ਦੁਨੀਆ ਦੇ ਬਹੁਤ ਸਾਰੇ ਦੇਸਾਂ ਵਿੱਚ lockdown ਲਗਾਇਆ ਗਿਆ, ਸਭ ਕੁੱਝ ਬੰਦ ਹੋ ਕੇ ਰਹਿ ਗਿਆ, ਲੋਕਾਂ ਨੂੰ ਵੀ ਆਪਣੇ ਘਰਾਂ ਵਿੱਚ ਬੰਦ ਹੋਣਾ ਪਿਆ। ਮਾਰੂ ਪ੍ਰਭਾਵ, ਦੁਨੀਆਂ ਭਰ ਵਿੱਚ covid nineteen ਦਾ ਮਾਰੂ ਪ੍ਰਭਾਵ ਦੇਖਣ ਨੂੰ ਮਿਲਿਆ ਇਸ ਮਹਾਂਮਾਰੀ ਕਾਰਨ ਜਿੱਥੇ ਬਹੁਤ ਵੱਡਾ ਜਾਨੀ ਨੁਕਸਾਨ ਹੋਇਆ ਉੱਥੇ ਵੱਖ ਵੱਖ ਦੇਸਾਂ ਦੀ ਆਰਥਿਕਤਾ ਤੇ ਵੀ ਬੁਰਾ ਪ੍ਰਭਾਵ ਪਿਆ। ਲੱਖਾਂ ਦੀ ਗਿਣਤੀ ਵਿੱਚ ਲੋਕਾਂ ਦੀਆਂ ਨੌਕਰੀਆਂ ਜਾਂਦੀਆਂ ਰਹੀਆਂ, ਜਿਸ ਕਾਰਨ ਉਹਨਾਂ ਨੂੰ ਆਰਥਿਕ ਅਤੇ ਮਾਨਸਿਕ ਪਰੇਸਾਨੀਆਂ ਦਾ ਸਾਹਮਣਾ ਕਰਨਾ ਪਿਆ ਸਥਿੱਤੀ control ਹੇਠ ਹੋਣ ਤੇ ਵੱਖ ਵੱਖ ਖੇਤਰਾਂ ਦੀਆਂ ਗਤੀਵਿਧੀਆਂ ਮੁੜ ਸ਼ੁਰੂ ਹੋਈਆਂ ਹਨ।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 ਹੱਥਾਂ ਦੀ ਸਫ਼ਾਈ ਵੀ ਕਰਦੇ ਰਹਿਣਾ ਚਾਹੀਦਾ ਹੈ। ਸਾਰ ਅੰਸ਼ covid nineteen ਇੱਕ ਵੈਸ਼ਵਿਕ ਮਹਾਂਮਾਰੀ ਹੈ, ਇਸ ਤੋਂ ਬਚਾਅ ਲਈ ਟੀਕਾਕਰਨ ਬਹੁਤ ਜ਼ਰੂਰੀ ਹੈ, ਇਸ ਤੋਂ ਬਿਨਾਂ ਸਾਨੂੰ ਹਰ ਤਰ੍ਹਾਂ ਦੀ ਸਾਵ ਗਿਆ ਹੈ।

ਜਾਂ ਇੱਥੋਂ ਦੀ ਇੱਕ lab ਤੋਂ ਫੈਲਿਆ ਜਿੱਥੇ ਇਸ virus ਤੇ ਖੋਜ ਹੋ ਰਹੀ ਸੀ। ਮੁੱਢਲੇ ਲੱਛਣ covid nineteen ਦੇ ਮੁੱਢਲੇ ਲੱਛਣਾਂ ਵਿੱਚ ਤੇਜ਼ ਬੁਖਾਰ, ਖ਼ਾਂਸੀ ਅਤੇ ਸਾਹ ਲੈਣ ਵਿੱਚ ਤਕਲੀਫ਼ ਆਦਿ ਵਰਣਨ ਯੋਗ ਹਨ, ਇਹਨਾਂ ਲੱਛਣਾਂ ਦੇ ਹੋਣ ਤੇ doctor ਨਾਲ ਸੰਪਰਕ ਕਰਨਾ ਅਤੇ ਉਸਦੀ ਸਲਾਹ ਤੇ ਅਮਲ ਕਰਨਾ ਜ਼ਰੂਰੀ ਹੈ। ਕੋਰੋਨਾ virus ਕਿਵੇਂ ਫੈਲਦਾ ਹੈ covid nineteen ਨਾਲ ਇਹ ਰੋਗ ਪਹਿਲਾਂ ਤੋਂ ਹੀ ਇਸ virus ਤੋਂ ਸੰਕਰਮਿਤ ਵਿਅਕਤੀ ਦੇ ਸੰਪਰਕ ਵਿੱਚ ਆਉਣ, ਉਸ ਦੁਆਰਾ ਵਰਤੀਆਂ ਚੀਜ਼ਾਂ ਨੂੰ ਛੂਹਣ ਜਾਂ ਉਸਦੇ ਖੰਘਣ ਜਾਂ ਛਿੱਕਣ ਕਾਰਨ ਬਾਹਰ ਆਈਆਂ ਬੂੰਦਾਂ ਤੋਂ ਫੈਲਦਾ ਹੈ। ਤੇਜੀ ਨਾਲ ਫੈਲਾਅ, ਫਰਵਰੀ ਦੋ ਹਜ਼ਾਰ ਵੀਹ ਤੋਂ ਬਾਅਦ covid nineteen ਦੀ ਮਹਾਂਮਾਰੀ ਦਾ ਤੇਜ਼ੀ ਨਾਲ ਫੈਲਾਅ ਹੋਇਆ, ਦੁਨੀਆ ਭਰ ਦੇ ਲੋਕਾਂ ਦੇ ਇੱਕ ਦੂਜੇ ਦੇ ਦੇਸ ਵਿੱਚ ਜਾਣ ਕਾਰਨ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 Lockdown covid nineteen ਕਾਰਨ ਪੈਦਾ ਹੋਈ ਭਿਆਨਕ ਸਥਿੱਤੀ ਤੇ ਕਾਬੂ ਪਾਉਣ ਲਈ ਦੁਨੀਆ ਦੇ ਬਹੁਤ ਸਾਰੇ ਦੇਸਾਂ ਵਿੱਚ lockdown ਲਗਾਇਆ ਗਿਆ, ਸਭ ਕੁੱਝ ਬੰਦ ਹੋ ਕੇ ਰਹਿ ਗਿਆ, ਲੋਕਾਂ ਨੂੰ ਵੀ ਆਪਣੇ ਘਰਾਂ ਵਿੱਚ ਬੰਦ ਹੋਣਾ ਪਿਆ। ਮਾਰੂ ਪ੍ਰਭਾਵ, ਦੁਨੀਆਂ ਭਰ ਵਿੱਚ covid nineteen ਦਾ ਮਾਰੂ ਪ੍ਰਭਾਵ ਦੇਖਣ ਨੂੰ ਮਿਲਿਆ ਇਸ ਮਹਾਂਮਾਰੀ ਕਾਰਨ ਜਿੱਥੇ ਬਹੁਤ ਵੱਡਾ ਜਾਨੀ ਨੁਕਸਾਨ ਹੋਇਆ ਉੱਥੇ ਵੱਖ ਵੱਖ ਦੇਸਾਂ ਦੀ ਆਰਥਿਕਤਾ ਤੇ ਵੀ ਬੁਰਾ ਪ੍ਰਭਾਵ ਪਿਆ। ਲੱਖਾਂ ਦੀ ਗਿਣਤੀ ਵਿੱਚ ਲੋਕਾਂ ਦੀਆਂ ਨੌਕਰੀਆਂ ਜਾਂਦੀਆਂ ਰਹੀਆਂ, ਜਿਸ ਕਾਰਨ ਉਹਨਾਂ ਨੂੰ ਆਰਥਿਕ ਅਤੇ ਮਾਨਸਿਕ ਪਰੇਸਾਨੀਆਂ ਦਾ ਸਾਹਮਣਾ ਕਰਨਾ ਪਿਆ ਸਥਿੱਤੀ control ਹੇਠ ਹੋਣ ਤੇ ਵੱਖ ਵੱਖ ਖੇਤਰਾਂ ਦੀਆਂ ਗਤੀਵਿਧੀਆਂ ਮੁੜ ਸ਼ੁਰੂ ਹੋਈਆਂ ਹਨ।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

ਹੱਥਾਂ ਦੀ ਸਫ਼ਾਈ ਵੀ ਕਰਦੇ ਰਹਿਣਾ ਚਾਹੀਦਾ ਹੈ। ਸਾਰ ਅੰਸ਼ covid nineteen ਇੱਕ ਵੈਸ਼ਵਿਕ ਮਹਾਂਮਾਰੀ ਹੈ, ਇਸ ਤੋਂ ਬਚਾਅ ਲਈ ਟੀਕਾਕਰਨ ਬਹੁਤ ਜ਼ਰੂਰੀ ਹੈ, ਇਸ ਤੋਂ ਬਿਨਾਂ ਸਾਨੂੰ ਹਰ ਤਰ੍ਹਾਂ ਜਾਨਾਂ ਗਈਆਂ ਹਨ। ਵਿਸ਼ਵ ਸਿਹਤ ਸੰਗਠਨ ਵੱਲੋ ਇਸ ਨੂੰ ਵੈਸ਼ਵਿਕ ਮਹਾਂਮਾਰੀ ਐਲਾਨਿਆ ਗਿਆ ਹੈ। ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਪਰਵਿੰਦਰ ਜਿਵੇਂ ਕਿ ਮੈਂ ਤੁਹਾਨੂੰ ਪਿੱਛਲੀ ਕਹਾਣੀ ਵਿੱਚ ਦੋ ਤਰ੍ਹਾਂ ਦੀਆਂ ਚੀਜ਼ਾਂ ਦੱਸੀਆਂ ਜਿਵੇਂ ਸਾਡੇ ਆਮ ਘਰਾਂ ਵਿੱਚ ਵਹਿਮ ਭਰਮ ਪਾਲੇ ਜਾਂਦੇ ਹਨ ਇਹਨਾਂ ਬਾਰੇ ਤੇ ਸਾਡੇ ਜਿਹੜੇ main ਤਿਉਹਾਰ ਹਨ ਮੁੱਖ ਤੌਰ ਤੇ ਜਿਹੜੇ ਸਾਡੇ ਤਿਉਹਾਰ ਰੁੱਤਾਂ ਇਹਨਾਂ ਬਾਰੇ ਦੱਸਦਾ ਪਿਆ ਸੀ ਸਾਨੂੰ ਚਾਹੀਦਾ ਹੈ ਵੀ ਸਾਨੂੰ ਵੱਧ ਤੋਂ ਵੱਧ ਕਿਤਾਬਾਂ ਨੂੰ ਅਪਨਾਉਣਾ ਚਾਹੀਦਾ ਹੈ ਤੇ ਜਿਹੜੀ ਸਾਡੀ ਬੁਰੀ ਸੰਗਤ ਹੈ, ਇਹਨੂੰ ਆਪਣੇ ਤੋਂ ਦੂਰ ਰੱਖਣਾ ਚਾਹੀਦਾ ਹੈ। ਅੱਜ ਦਾ ਜਿਹੜਾ ਪੰਜਾਬ ਹੈ ਇਹ ਪੰਜਾਬ ਕੁੱਝ ਨਸ਼ਿਆਂ ਨੇ ਮਾਰ ਲਿਆ ਤੇ ਜੋ ਬਚ ਗਏ ਉਹ ਬਾਹਰ ਚਲੇ ਗਏ, ਵਿਦੇਸ਼ਾਂ ਵਿੱਚ ਚਲੇ ਗਏ। ਤੇ ਸਾਨੂੰ ਚਾਹੀਦਾ ਹੈ ਵੀ ਸਾਡਾ ਜਿਹੜਾ ਪੰਜਾਬ ਸਭਿਆਚਾਰ ਇਤਿਹਾਸ ਇਹਨੂੰ ਬਚਾਉਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਇਸ ਸਮੇਂ ਜਿਹੜਾ ਸਾਡੇ ਪੰਜਾਬ ਦੀ ਜਵਾਨੀ ਹੈ ਉਹ ਜਿਹੜੀ ਨਸ਼ਿਆਂ ਵਿੱ ਨਸ਼ਿਆਂ ਦੀ ਦਲਦਲ ਵਿੱਚ ਫਸ ਕੇ ਨਸ਼ਿਆਂ ਦੇ ਆਦਿ ਹੋਣ ਲੱਗ ਪਏ ਨੇ।

ਪੰਜਾਬ ਦੀ ਜਵਾਨੀ ਨੂੰ ਬਚਾਉਣ ਦੀ ਜ਼ਰੂਰਤ ਹੈ, ਸਾਨੂੰ ਇੱਕ ਜ਼ਿੰਮੇਵਾਰ ਨਾਗਰਿਕ ਹੁੰਦੇ ਹੋਏ ਇਸ ਜਿਹੜਾ ਸਾਡਾ ਸੰਚਾਰ ਦਾ ਸਾਧਨ ਹੈ ਇਹ ਆਮ ਲੋਕਾਂ ਵਿੱਚ, ਆਮ ਘਰਾਂ ਵਿੱਚ ਪਹੁੰਚਾਉਣਾ ਚਾਹੀਦਾ ਹੈ, ਤੇ ਸਰਕਾਰ ਨੂੰ ਚਾਹੀਦਾ ਹੈ ਵੀ ਵੱਧ ਤੋਂ ਵੱਧ ਜਿਹੜੀ ਰੋਕ ਹੋ ਸਕੇ ਇਹਨਾਂ ਨਸ਼ਿਆਂ ਤੋਂ ਲਾਉਣੀ ਚਾਹੀਦੀ ਹੈ ਜੇਕਰ ਏਦਾਂ ਹੀ ਚੱਲਦਾ ਰਿਹਾ ਪੰਜਾਬ ਵਿੱਚ ਤਾਂ ਉਹ ਦਿਨ ਦੂਰ ਨਹੀਂ ਜਿਹੜਾ ਸਾਡਾ ਪੰਜਾਬੀ ਵਿਰਸੇ ਸਭਿਆਚਾਰ ਸਾਡਾ ਇਤਿਹਾਸ ਇੱਕ ਦਿਨ ਮੁੱਕ ਹੀ ਜਾਵੇਗਾ ਕਿਉਂਕਿ ਲੋਕ ਜੋ ਹਨ ਅੱਧੇ ਪੰਜਾਬ ਵਿੱਚ ਰਹਿ ਗਏ ਨੇ, ਤੇ ਅੱਧੇ ਜਿਹੜੇ ਬਾਹਰ ਚਲੇ ਗਏ ਨੇ, ਤੇ ਜਿਹੜੇ ਪੰਜਾਬ ਵਿੱਚ ਹਨ ਉਹ ਨਸ਼ਿਆਂ ਵਿੱਚ ਹੀ ਮਿਲ ਰਹੇ ਹਨ, ਘੁੱਲ ਮਿਲ ਰਹੇ ਹਨ।

ਬੱਚਿਆਂ ਨੂੰ ਵਧੀਆ ਤੋਂ ਵਧੀਆ ਸਲਾਹ ਦੇਣੀ ਚਾਹੀਦੀ ਹੈ ਤੇ ਇੱਕ ਨਸ਼ਿਆਂ ਤੋਂ ਦੂਰ ਕਰਨ ਲਈ ਵੀ ਵਿਸ਼ਾ ਹੋਣਾ ਚਾਹੀਦਾ ਤਾਂ ਕਿ ਬੱਚਿਆਂ ਨੂੰ ਸਮਝ ਆ ਸਕੇ ਕਿ ਉਹ ਪੰਜਾਬ ਜਿਹੜੇ ਕਿ ਉਹਨਾਂ ਦੀ ਜਵਾਨੀ ਹੈ ਉਹ ਆਪਣੀ ਜਵਾਨੀ ਕਿਸ ਪਾਸੇ ਨੂੰ ਲੈ ਕੇ ਜਾ ਰਹੇ ਹਨ। ਕਈ ਤਰ੍ਹਾਂ ਦੇ ਜਿਵੇਂ ਕਿ ਆਪਾਂ ਗੱਲ ਹੀ ਕਰ ਰਹੇ ਸੀ ਬਸੰਤ ਰੁੱਤ ਬਾਰੇ ਬਸੰਤ ਦੀ ਰੁੱਤ ਕਿਵੇਂ ਆਉਂਦੀ ਹੈ ਤੇ ਇਹਦਾ ਕਿਵੇਂ ਪਤਾ ਲੱਗਦਾ ਹੈ। ਜਿਵੇਂ ਕਿ ਸਰੋਂ ਦੇ ਫੁੱਲਾਂ ਦੇ ਫੁੱਲ ਖਿੜ ਜਾਣੇ ਪੀਲੇ ਰੰਗਾਂ ਦੇ ਤੇ ਘੁੱਗੀਆਂ ਦੀ ਘੂੰ ਘੂੰ ਨਾਲ ਬਸੰਤ ਦਾ ਪਤਾ ਲੱਗ ਜਾਂਦਾ ਹੈ। ਲੋਕ ਬਸੰਤੀ ਕੱਪੜੇ ਪਹਿਨਕੇ ਪ੍ਰਕਿਰਤੀ ਨਾਲ ਇੱਕ ਰਸ ਹੋ ਜਾਂਦੇ ਹਨ ਪ੍ਰਾਚੀਨ ਹਿੰਦੁਸਤਾਨ ਵਿਚ ਬਸੰਤ ਦੇ ਤਿਉਹਾਰ ਨੂੰ ਸੁਵ ਸੰਤਨਾ ਕਹਿੰਦੇ ਹਨ, ਤੇ ਇਹ ਤਿਉਹਾਰ ਕਾਮਦੇਵ ਦੀ ਉਪਾਸ਼ਨਾ ਨਾਲ ਮਨਾਇਆ ਜਾਂਦਾ ਹੈ ਇਸ ਰੁੱਤ ਵਿਚ ਟਾਹਲੀ ਦੇ ਰੁੱਖ, ਰੁੱਖ ਪੀਲੀ ਭਾ ਮਾਰਦੇ ਹਨ। ਹਰੇ ਪੱਤਿਆਂ ਨਾਲ, ਅਸ਼ੋਕ ਸੰਗਤਰੀ ਤੇ ਸੋਗਵੀ ਫੁੱਲ ਤੇ ਗੁੱਛਿਆਂ ਨਾਲ, ਸਿੰਬਲ ਦੇ ਵੱਡੇ ਟਾਹਣ ਰੱਤੇ ਫੁੱਲਾਂ ਨਾਲ, ਅੰਬਾਂ ਦੀਆਂ ਝੰਗੀਆਂ ਕੋਇਲਾਂ ਨੂੰ ਖਿੱਚਣ ਵਾਲੇ ਖੱਟੇ ਰੰਗ ਦੇ ਸੁਗੰਧਾਂ ਫੁੱਲ ਨਾਲਾ ਫੁੱਲਾਂ ਨਾਲ, ਕਸੁੰਭੜੇ ਨਾਲ ਭਰ ਜਾਂਦੇ ਹਨ ਇਸੇ ਤਰ੍ਹਾਂ ਪਟਾਕੀ ਅਤੇ

ਇਕ ਅਜਬ ਤਰ੍ਹਾਂ ਦਾ ਆਲਮ ਛਾ ਜਾਂਦਾ ਹੈ ਜਦੋਂ ਢਾਕ ਦੇ ਰੁੱਖ ਖੇੜੇ ਵਿਚ ਦੇ ਫੁੱਲਾਂ ਦਾ ਸੰ ਰੰਗਾ ਰੰਗਦਾਰ ਪਾਣੀ ਦੇ ਗੁਲਾਬ ਇੱਕ ਦੂਜੇ ਉੱਤੇ ਛਿੜਕਦੇ ਹਨ।

ਪ੍ਰੇਮੀਆਂ ਤੇ ਪ੍ਰੇਮਕਾਵਾਂ ਦੇ ਇਕ ਦੂਜੇ ਪ੍ਰਤੀ ਪ੍ਰਗਟ ਕੀਤੇ ਪਿਆਰ ਦੇ ਦ੍ਰਿਸ਼ ਦਿਖਾਈ ਦਿੰਦੇ ਹਨ ਫੁੱਲਾਂ ਕੱਜੇ ਰੁੱਖਾਂ ਤੇ ਪੀਂਘਾਂ ਪਾਈਆਂ ਪਾਈਆਂ ਜਾਂਦੀਆਂ ਹਨ ਅਸਮਾਨ ਨਿਰਮਲ ਹੁੰਦਾ ਹੈ, ਨਵੇਂ ਜਨਮ ਦੀ ਖ਼ੁਸ਼ੀ ਵਿਚ ਪ੍ਰਕਿਰਤੀ ਉਤੇ ਜਿਤ ਹੋ ਉੱਠਦੀ ਹੈ। ਪ੍ਰੇਮ-ਪੀੜਾ ਦਾ ਜਨਮ ਹੁੰਦਾ ਹੈ ਤੇ ਹਰ ਕੋਈ ਆਪਣੇ ਜੋੜੇ ਦੀ ਭਾਲ ਕਰਦਾ ਨਜ਼ਰ ਆਉਂਦਾ ਹੈ। ਪੁਸ਼ਪ ਗਹਿਣੇ ਪਾਈ ਸਖੀਆਂ ਕ੍ਰਿਸ਼ਨ ਦੇ ਦੁਆਲੇ ਨੱਚਦੀਆਂ-ਟੱਪਦੀਆਂ ਅਤੇ ਸੰਧਿਆ ਦੀ ਲੀਲਾ ਰਚਾਉਂਦੀਆਂ ਹਨ ਕ੍ਰਿਸ਼ਨ ਨੂੰ ਵੇਖ ਕੇ ਰਾਧਾ ਦੇ ਕੰਵਲ ਨੈਣ ਆਪਣੀਆਂ ਕੂਲੀਆਂ ਪੰਖੜੀਆਂ ਨੂੰ ਇਕ ਦੈਵੀ ਤੇ ਅਰਥ ਗੌਰਵ ਵਿਚ ਖਿਲ੍ਹਦੇ ਹਨ ਕ੍ਰਿਸ਼ਨ ਦੀ ਸੁੰਦਰਤਾ ਪੂਰਨਮਾਸ਼ੀ ਦੀ ਰਾਤ ਵਾਂਗ ਝੀਲ ਦੇ ਕੰਢਿਆਂ ਨੂੰ ਚਾਨਣ ਨਾਲ ਭਰ ਦਿੰਦੀ ਹੈ। ਤੇ ਇਸ ਵਿਚ ਭਾਂਤ ਦੀ ਜਲ-ਲੀਲ੍ਹਾ ਦਾ ਆਨੰਦ ਮਾਣਿਆ ਜਾ ਸਕਦਾ ਹੈ। ਗਰਮ ਰੁੱਤ ਬਹਾਰ ਹੌਲੀ-ਹੌਲੀ ਗਰਮੀ ਵਿਚ ਬਦਲ ਜਾਂਦੀ ਹੈ ਅਪਰੈਲ ਦੇ ਪਹਿਲੇ ਹਫ਼ਤੇ ਤੋਂ ਹੀ ਗ਼ਰਮੀ ਵਧਣੀ ਆਰੰਭ ਹੋ ਜਾਂਦੀ ਹੈ। ਪਾਕੜ ਰੁੱਖ ਤਾਂਬੇ ਰੰਗੇ ਪੱਤਿਆਂ ਨਾਲ ਭਰ ਜਾਂਦੇ ਹਨ ਸੇਜਲ ਥਾਂਵਾਂ ਉੱਤੇ ਹਜ਼ਾਰਾਂ ਜੁਗਨੂੰ ਤਾਰਿਆਂ ਵਾਂਗ ਸੁਨਹਿਰੀ ਤੰਦਾਂ ਕੱਤਦੇ ਨਜ਼ਰ ਆਉਂਦੇ ਹਨ। ਰੁੱਖਾਂ ਦੇ ਸੁੱਕੇ ਪੱਤੇ ਉੱਡਦੇ ਫਿਰਦੇ ਹਨ ਤੇ ਮਹੂਏ ਦੇ ਰੁੱਖਾਂ ਹੇਠ ਵਚਿੱਤਰ ਭਾਂਬੜ ਜਿਹੇ ਭੜਕਦੇ ਹਨ। ਨਿੰਮ ਤੇ ਸ਼ਹਿਰਾਂ ਦੇ ਫੁੱਲਾਂ ਦੀ ਸੁਗੰਧੀ ਨਾਲ ਹਵਾ ਮਹਿਕ ਜਾਂਦੀ ਹੈ ਸ਼ਰੀਂਹ ਦੀਆਂ ਫੁੱਲਾਂ ਨੂੰ ਖਿੜ-ਖਿੜ ਰਾਤ ਦੀ ਇਕਾਂਤ ਵਿਘਨ ਪਾਉਂਦੀ ਹੈ। ਏਦਾਂ ਹੀ ਜਿਹੜੀ ਗਰਮ ਰੁੱਤ ਆਉਂਦੀ ਹੈ, ਗਰਮੀਆਂ ਦੀ ਰੁੱਤ ਵੀ ਕਿਹਾ ਜਾਂਦਾ ਹੈ ਇਸਨੂੰ। ਇਸ ਰੁੱਤ ਵਿੱਚ ਜਿਵੇਂ ਕਿ ਪਹਿਲੇ ਜ ਪੁਰਾਣੇ ਸਮਿਆਂ ਵਿੱਚ ਝਾਤ ਮਾਰੀ ਜਾਏ ਤਾਂ ਉਦੋਂ ਆਵਾਜ਼ਾਈ ਘੱਟ ਹੁੰਦੀ ਸੀ ਜਿਸਦੇ ਕਾਰਨ

ਨਿੰਮ ਆਦਿ ਹੇਠ ਬੈਠ ਕੇ ਜਿਹੜੀ ਸਾਡੇ ਆਲੇ ਦੁਆਲੇ ਚੱਲ ਰਹੀ ਠੰਢੀ ਠੰਢੀ ਹਵਾ ਉਹਦਾ ਆਨੰਦ ਮਾਣਦੇ ਸਨ ਤੇ ਜਿਹੜਾ ਸਾਡਾ ਵਾਤਾਵਰਨ ਹੈ ਇਸ ਵਿੱਚ ਇੰਨੀ ਗਰਮੀ ਨਹੀਂ ਸੀ ਹੁੰਦੀ ਇਹਦੇ ਉੱਲਟ ਦੇਖਿਆ ਜਾਏ ਤਾਂ ਜਿਹੜਾ ਕਿ ਹੁਣ ਦਾ ਸਮਾਂ ਹੈ ਇਹ ਇੱਕ technology ਭਰਿਆ ਸਮਾਂ ਹੈ, ਇਸ ਵਿੱਚ ਨਵੇਂ ਤੋਂ ਨਵੇਂ advance technology ਆ ਚੁੱਕੀ ਹੈ।

ਇਹਨਾਂ ਆਦਿ ਦਾ ਆਪਾਂ ਜਿਹੜਾ ਇਸਤੇਮਾਲ ਕਰ ਰਹੇ ਹਾਂ ਅੱਜ ਦੇ ਸਮੇਂ ਵਿੱਚ ਇਹਨਾਂ ਵਿੱਚੋਂ ਨਿਕਲਣ ਵਾਲੇ ਧੂੰਏ ਤੋਂ ਇੱਕ ਤਾਂ ਸਾਡਾ ਜਿਹੜਾ ਆ ਆਲੇ ਦੁਆਲੇ ਦਾ ਵਾਤਾਵਰਨ ਹੈ,

ਜਿੰਨਾ ਹੋ ਸਕੇ ਓਨਾ ਘੱਟ ਤੋਂ ਘੱਟ ਵਰਤੋਂ ਆਵਾਜਾਈ ਦੀ ਕਰਨੀ ਚਾਹੀਦੀ ਹੈ ਤੇ ਹੁਣ ਲਈ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਮੈਂ ਆਪਣੀ ਕਹਾਣੀ ਅੱਗੇ ਸ਼ੁਰੂ ਕਰਨ ਲੱਗਾ ਹਾਂ। ਅਹ ਠੰਡੀਖਾਰਾ ਪਿੰਡ ਅੰਮ੍ਰਿਤਸਰ ਤੋਂ ਨੇੜੇ ਹੀ ਸੀ, ਪੱਕਾ ਸੜਕ ਤੇ, ਤੇ ਜਿਸ ਫੌਜ ਵਿੱਚ ਸਾ ਆਹ ਮਾਨ ਸਿੰਘ ਜਾ ਰਿਹਾ ਸੀ ਉਸ ਵਿੱਚ ਤੇ ਦੂਰ ਦੇ ਪਿੰਡ ਵੀ ਨੇੜੇ ਹੀ ਲੱਗਦੇ ਨੇ। ਇਸ ਲਈ ਭਾਵੇਂ ਸ਼ਾਮ ਹੋ ਰਹੀ ਸੀ ਤੇ ਤਾਂਗੇ ਦੇ ਥੱਕੇ ਹੋਏ ਘੌੜੇ ਦੀ ਚਾਲ ਵੀ ਮਾੜੀ ਹੋ ਰਹੀ ਸੀ ਉਸਨੂੰ ਕੋਈ ਚਿੰਤਾ ਨਹੀਂ, ਮਾਨ ਸਿੰਘ ਛੁੱਟੀਆਂ ਤੇ ਆਇਆ ਹੋਇਆ ਫੌਜੀ ਸੀ, ਠੰਡੀਖਾਰਾ ਉ ਅਹ ਹਦੇ ਯਾਰ ਕਰਮ ਸਿੰਘ ਦਾ ਪਿੰਡ ਸੀ ਜਿੰਨੀਆਂ ਗੂੜੀਆਂ ਯਾਰੀਆਂ ਫੌਜਾਂ ਵਿੱਚ ਲੱਗਦੀਆਂ ਨੇ, ਇਹਨੀਆਂ ਅਹ ਹਰੇਕ ਕਿੱਧਰੇ ਨਹੀਂ ਲੱਗਦੀਆਂ ਅਹ ਪਹਿਲਾਂ ਤਾਂ ਉਹੋ ਦੋਵੇਂ ਆਪਣੇ regiment center ਵਿੱਚ ਇਕੱਠੇ ਰਹੇ ਤੇ ਹੁਣ ਇੱਕੋ line ਵਿੱਚੋਂ ਬਰਫ਼ਾ front ਤੇ ਲੜ ਰਹੇ ਸਨ ਕਰਮਾਂ ਸਿੰ ਅਹ ਕਰਮ ਸਿੰਘ ਪਹਿਲਾਂ ਤਾਂ

ਕਰਮ ਸਿੰਘ ਬਾਰੇ ਇੱਕ ਖਾਸ ਗੱਲ ਇਹੇ ਸੀ ਕਿ ਉਸਦੀ ਜੀਭ ਵਿੱਚ ਬੜਾ ਰਸ ਸੀ ਅਹ ਪਿੰਡ ਦੇ ਕਈ ਮੁੰਡੇ ਵੀ ਫੌਜ ਵਿੱਚ ਸਨ, ਜਦੋਂ ਉਹੋ ਛੁੱਟੀ ਆਉਂਦੇ ਤਾਂ ਪਿੰਡ ਦੇ ਬੰਦਿਆਂ ਨਾਲ ਉਹਨਾਂ ਦੀ ਗੱਲ ਵਾਹਿਗੁਰੂ ਜੀ ਕੀ ਫਤਿਹ ਤੋਂ ਅੱਗੇ ਨਾ ਤੁਰਦੀ ਪਰ ਜਦੋਂ ਕਰਮ ਸਿੰਘ ਪਿੰਡ ਆਉਂਦਾ ਤਾਂ ਉਸ ਦੇ ਚਾਉਂਣ ਵਾਲੀਆਂ ਦੀਆਂ ਭੀੜਾਂ ਵੱਧ ਜਾਂਦੀਆਂ। ਸਿਆਲ ਦੀ ਅੱਧੀ ਰਾਤ ਲੋਕ ਠੰਡੇ ਹੋ ਰਹੇ ਜਾਂਦੇ, ਕੰਕਣਵਾਲੀਆ ਭੱਠੇ ਤੇ ਸਭ ਆਸਰੇ ਕਰਮ ਸਿੰਘ ਦੀਆਂ ਗੱਲਾਂ ਸੁਣਦਿਆਂ ਰਹਿੰਦੇ ਸਨ ਅਹ ਪਿਛਲੇ regiment ਵਿੱਚ ਉਸਦੀ rifle ਦਾ ਨਿਸ਼ਾਨਾ ਬੜਾ ਮਸ਼ਹੂਰ ਸੀ, ਨਿਸ਼ਾਨੇ ਮਾਰਨ ਦੇ ਮੁਕਾਬਲਿਆਂ ਵਿੱਚੋਂ ਉਸਦੀ ਗੋਲੀ ਨਿਸ਼ਾਨਿਆਂ ਦੇ ਇਸ ਤਰ੍ਹਾਂ ਵਿਚਕਾਰ ਲੱਗਦੀ ਜਿਵੇਂ ਆਪ ਹੱਥ ਨਾਲ ਫੜ ਕੇ ਟਿਕਾਈ ਜਾਂਦੀ ਹੁੰਦੀ ਸੀ ਹੁਣ ਲੜਾਈ ਵਿੱਚ ਉਸਦੇ ਪੱਕੇ ਨਿਸ਼ਾਨੇ ਤੇ ਕਈ ਦੂਰ ਲੁਕੇ ਹੋਣ ਦਫ਼ਤਰਾਂ ਤੇ ਟਹਿਣੀਆਂ ਜਿਆਂ ਦਿਸਦੇ ਸਿਪਾਹੀ ਡੇਗੇ ਸਨ, ਇਸ ਤਰ੍ਹਾਂ ਉਹੋ ਸਿਪਾਹੀ ਨਿਸ਼ ਅਹ ਨਿਸ਼ਾਨਿਆਂ ਦੀਆਂ ਗੋਲੀਆਂ ਨਾਲ ਮਾਰੇ ਗਏ ਆਪਣੇ ਆਦਮੀਆਂ ਦੇ ਬਦਲੇ ਚੁਕਾਉਂਦਾ ਤੇ ਆਪਣੀ platoon ਦਾ ਦਿਲ ਅਹ ਠੰਡਾ ਕਰਦਾ। ਜਿੱਥੇ machine guns ਦੀਆਂ ਗੋਲੀਆਂ ਦੀਆਂ ਵਾਛੜਾਂ ਨਿਸਫ਼ਲ ਜਾਂਦੀਆਂ ਉੱਥੇ ਕਰਮ ਸਿੰਘ ਦੀ ਇੱਕ ਗੋਲੀ ਕੰਮ ਸਵਾਰ ਦਿੰਦੀ ਸੀ ਅਹ ਹੁਣ ਕਰਮ ਸਿੰਘ ਦੇ ਹੱਡਾਂ-ਪਾਵੇ ਪੁਰਾਣੇ ਹੁੰਦੇ ਜਾਂਦੇ ਸਨ ਪਰ ਜਦੋਂ ਉਹੋ Gymnastic ਦੇ ਡੰਡਿਆਂ ਤੇ ਸਿੱਧਾ ਖੜਦਾ ਤਾਂ ਵੇ ਅਹ ਖਣ ਵੇਖਣ ਵਾਲਿਆਂ ਨੂੰ ਇਸ ਤਰ੍ਹਾਂ ਲੱਗਦਾ ਜਿਵੇਂ ਉਸਨੂੰ ਕੋਈ ਭੂਤ ਚਿੰਬੜ ਗਿਆ ਹੋਵੇ ਇੱਥੇ ਲੜਾਈ ਵਿੱਚ ਤਾਂ ਖੈਰ ਇਹੇ ਸਭ ਕੁੱਝ ਬੰਦ ਸੀ, ਹੋਰ ਵੀ ਬਹੁਤ ਕੁਝ ਬੰਦ ਸੀ ਕਦੀ ਕੱਸਿਆਂ ਹੋਈਆਂ ਵਰਦੀਆਂ ਪਾ ਕੇ band ਨਾਲ parade ਨਹੀਂ ਕੀਤੀ ਸੀ, ਕੋਈ ਬਾਜ਼ਾਰ ਨੇੜੇ ਨਹੀਂ ਸੀ, ਜਿੱਥੇ ਅਹ ਵਰਦੀ ਪਾ ਕੇ ਕੋਈ ਜਾ ਸਕੇ। ਕਦੇ ਕੋਈ ਪਿੰਡ ਦਾ ਇਲਾਕੇ ਦੇ ਬੰਦੇ ਨਹੀਂ ਸੀ ਦਿਸ ਦੇ, ਇਸ ਕਰਕੇ ਜਦੋਂ ਮਾਨ ਸਿੰਘ ਦੀ ਛੁੱਟੀ ਦੀ ਵਾਰੀ ਆਈ ਤਾਂ ਕਾਹਨ ਸਿੰਘ ਬੜਾ ਔਖਾ ਹੋਇਆ ਸੀ ਜੇ ਉਹਨੂੰ ਵੀ ਛੁੱਟੀ ਮਿਲ ਜਾਂਦੀ ਤਾਂ ਦੋਵੇਂ ਇਕੱਠੇ ਜਾਂਦੇ ਸ਼ਾਇਦ ਇਕੱਠੇ ਹੀ ਛੁੱਟੀਆਂ ਗੁਜ਼ਾਰਦੇ ਤੇ ਸਿੱਧੇ ਘੁੰਮਦੇ ਤੇ ਮੁੜ ਆਉਂਦੇ ਅੰਮ੍ਰਿਤਸਰ, ਤਾਂ ਕਿਹੜਾ ਦੂਰ ਸੀ। ਪੰਜਾਹ ਕੋਹਾਂ ਦੀ ਵਿੱਥ ਨਹੀਂ ਸੀ ਭਾਵੇਂ ਪਹਿਲਾਂ ਦੋ ਪਹਿਲਾਂ ਨੂੰ ਮਾਚਾਂ ਤੇ ਦੂਜੇ ਨੂੰ ਬਾਹਰ ਆਖਦੇ ਸਨ, ਭਾਵੇਂ ਪਹਿਲਾ ਮੰਦਕ ਦੀਮਾ ਤੋਂ ਵਸਿਆ ਹੋਇਆ ਸੀ ਤੇ ਦੂਸਰੇ ਨੂੰ ਜੰਮ ਕੇ ਵਸਿਆ, ਅਜੇ ਥੋੜਾ ਚਿਰ ਹੀ ਹੋਇਆ ਸੀ। ਛੁੱਟੀ ਇਹਨਾਂ ਵਿੱਚੋਂ ਬੜਾ ਔਖਾ ਮਿਲਦਾ ਸੀ ਕਦੀ-ਕਦੀ। ਇਸ ਤਰ੍ਹਾਂ ਲੜਾਈ ਵਿੱਚ ਬਹਾਦੁਰੀ ਦੇ ਤਗਮੇ ਕਦੇ-ਕਦੇ ਹੀ ਕਿਸੇ ਨੂੰ ਮਿਲਦੇ ਸਨ ਅਹ ਤੇ ਜਦੋਂ ਮਾਨ ਸਿੰਘ ਪਿਛਾਂਹ ਨੂੰ ਆਉਂਦਾ ਫੌਜੀ ਤਾਂਗੇ ਵਿੱਚ ਬੈਠਣ ਲੱਗਾ ਤਾਂ ਕਰਮ ਸਿੰਘ ਨੇ ਕਿਹਾ ਸਾਡੇ ਘਰ ਵੀ ਆਉਂਦਾ ਆਵੀਂ ਤੂੰ, ਮੇਰੇ ਕੋਲ ਆਏ ਨੂੰ ਜਦੋਂ ਤੈਨੂੰ ਮੇਰੇ ਘਰਦੇ ਵੇਖਣਗੇ ਤਾਂ ਜਦੋਂ ਅਹ ਅੱਧ ਮੇਲ ਤਾਂ ਉਹਨਾਂ ਦਾ ਹੋ ਜਾਵੇਗਾ।

ਫਿਰ ਆਪਣੇ ਇਲਾਕੇ ਵਿੱਚ ਉਸਦੀ ਦਿਲਚਸਪੀ ਵਧਾਉਣ ਲਈ ਉਸਨੇ ਪੁੱਛਿਆ ਤੇ ਅੱਗੇ ਕਦੇ ਉੱਧਰ ਗਿਆ ਐ ਕਿ ਨਹੀਂ, ਨਹੀਂ ਅੰਮ੍ਰਿਤਸਰ ਵਿੱਚੋਂ ਹੀ ਅਹ ਲੰਘਿਆ ਹਾਂ। ਪਰਾਂ ਤੇ ਕਦੀ ਵੀ ਨਹੀਂ ਗਿਆ ਉਧਰਲੇ ਗੁਰੂਦੁਆਰੇ ਤੇ ਤਰਨ-ਤਾਰਨ ਖਡੂਰ ਸਾਹਿਬ, ਗੋਇੰਦਵਾਲ ਸਾਹਿਬ ਸਾਰੇ ਥਾਂਈ ਮੱਥਾ ਟੇਕ ਕੇ ਆਵੀ। ਅਹ ਨਾਲੇ ਸਾਡੇ ਘਰੋਂ ਹੋ ਆਵੀਂ। ਮੈਂ ਚਿੱਠੀ ਪਾ ਦਿਆਂ ਉਹਨਾਂ ਨੂੰ ਅਹ ਤੇ ਏਸੇ ਕਰਕੇ ਆਪਣੀ ਛੁੱਟੀ ਮੁੱਕਣ ਦੇ ਨੇੜੇ ਅੱਜ ਉਹੋ ਤਾਂਗੇ ਤੇ ਪਹੁੰਚਿਆ। ਕਰਮ ਸਿੰਘ ਦੇ ਕਹਿਣ ਤੇ

ਜੀ ਆਇਆਂ ਨੂੰ, ਆਓ ਬੈਠ ਜਾਓ। ਮਾਨ ਸਿੰਘ ਅੰਦਰ ਲੰਘ ਕੇ ਮੰਜੇ ਤੇ ਬਹਿ ਗਿਆ ਉਸਦੇ ਆਉਣ ਕਰਕੇ ਬਾਬਾ ਕੁੱਝ ਔਖਾ ਲੱਗਦਾ ਸੀ, ਪਹਿਲਾਂ ਤਾਂ ਇੱਧਰ-ਉੱਧਰ ਵੇਖ ਰਿਹਾ ਸੀ ਪਰ ਹੁਣ ਉਸਨੇ ਚੁੱਪ, ਨੀਂਵੀ ਅਹ ਪਾ ਲਈ ਸੀ। ਮਾਨ ਸਿੰਘ ਕਾਹਲੇ ਸੁਭਾਅ ਦਾ ਸੀ ਪਰ ਆਪਣੇ ਇਸ ਆਓ-ਭਗਤ ਤੇ ਉਸਨੂੰ ਬੜੀ ਹੈਰਾਨੀ ਹੋਈ। ਅਹ ਹੋ ਸਕਦਾ ਸੀ ਇਹੇ ਕੋਈ ਓਪਰਾ ਆਦਮੀ ਹੋਵੇ। ਤੁਸੀਂ ਕਰਮ ਸਿੰਘ ਦੇ ਬਾਪੂ ਹੋ? ਉਸਨੇ ਚੰਗੇ ਬੰਦੇ ਦੀ ਮੰਗ ਕਰਦੇ ਹੋਏ ਕਿਹਾ ਆਓ ਜੀ ਇਹੇ ਉਸਦਾ ਹੀ ਘਰ ਹੈ। ਉਸ ਮੇਰੇ ਬਾਰੇ ਤੁਹਾਨੂੰ ਕੋਈ ਚਿੱਠੀ ਲਿਖੀ ਸੀ? ਹਾਂ ਉਸ ਲਿਖਿਆ ਸੀ ਕਿ ਤੁਸੀਂ ਆਓਗੇ ਸਾਡੇ ਕੋਲ ਤੇ ਬੁੱਢਾ ਉੱਠ ਕੇ ਵਿਹੜੇ ਵੱਲ ਤੁਰ ਪਿਆ, ਇੱਕ ਕੱਟੀ ਨੂੰ ਉਸਨੇ ਖੋਲ ਕੇ ਦੂਸਰੇ ਕਿੱਲੇ ਤੇ ਜਾ ਬੰਨ ਦਿੱਤਾ। ਤੇ ਅੰਦਰ ਜਾ ਕੇ ਮਾਨ ਸਿੰਘ ਦੇ ਆਉਣ ਦਾ ਪਤਾ ਦਿੱਤਾ ਤੇ ਚਾਹ ਲਿਆਉਣ ਲਈ ਆਖਿਆ ਤੇ ਜਿਸ ਤਰ੍ਹਾਂ ਮੁ ਅਹ ਮੁੜ ਕੇ ਵਿੱਚ ਆਉਣ ਤੋਂ ਡਰਦਾ ਹੋਵੇ। ਉਹੋ ਫਿਰ ਵਿਹੜੇ ਵਿੱਚ ਗੰਦੀ ਘੋੜੀ ਕੋਲ ਖਲੋ ਗਿਆ ਉਸਨੇ ਅੱਗੇ ਕਈ ਦੁ ਅਹ ਦੁੜਾਂ ਨੂੰ ਹਿਲਾਇਆ ਹੋਰ ਛੋਲੇ ਲਿਆ ਕੇ ਵਿੱਚ ਪਾਏ ਤੇ ਅਖੀਰ ਫਿਰ ਮੁੜਕੇ ਡਿਉੜੀ ਵਿੱਚ ਆ ਗਿਆ। ਬਾਬਾ ਹੁਣ ਵਧੇਰੇ ਆਪਣੇ-ਆਪ ਵਿੱਚ ਸੀ ਉਹੋ ਮਾਨ ਸਿੰਘ ਵੱਲ ਦੇਖ ਸੱਜਾ-ਖੱਬਾ ਝਾਕ ਰਿਹਾ ਸੀ। ਜਸਵੰਤ ਸਿੰਘ ਕਿੱਥੇ ਹੈ? ਮਾਨ ਸਿੰਘ ਨੂੰ ਪਤਾ ਸੀ ਕਿ ਕਰਮ ਸਿੰਘ ਦੇ ਨਿੱਕੇ ਭਰਾ ਦਾ ਨਾਂ ਜਸਵੰਤ ਸਿੰਘ ਹੈ, ਉਹ ਤਾਂ ਆ ਜਾਂਦਾ ਹੈ। ਏਨੇ ਨੂੰ ਕਰਮ ਸਿੰਘ ਦੀ ਬੇਬੇ ਚਾਹ ਲੈ ਕੇ ਆ ਗਈ ਬੇਬੇ ਨ ਅਹ ਸਤਿ ਸ਼੍ਰੀ ਅਕਾਲ ਮਾਨ ਸਿੰਘ ਨੇ ਹੱਸਦੀਆਂ ਅੱਖਾਂ ਨਾਲ ਬੁੜੀ ਵੱਲ ਵੇਖਿਆ ਬੁੜੀ ਦੇ ਹੌਂਠ ਕੁੱਝ ਕਹਿਣ ਲਈ ਫਰਕੇ ਪਰ ਕੋਈ ਸ਼ਬਦ ਨਾ ਨਿਕਲ ਸਕਾ, ਮਾਨ ਸਿੰਘ ਨੇ ਚਾਹ ਵਾਲੀ ਗੜਬੀ ਤੇ ਕੌਲੀ ਬੇਬੇ ਦੇ ਹੱਥੋਂ ਫੜ ਲਈ ਤੇ ਉਹ ਵਾਪਿਸ ਚਲੀ ਗਈ। ਇਹੇ ਮਝੈਲ ਕਿਸ ਤਰ੍ਹਾਂ ਦੇ ਆਦਮੀ ਨੇ, ਮਾਨ ਸਿੰਘ ਹੈਰਾਨ ਹੋ ਗਿਆ, ਆਪਣੇ ਵਿੱਚ ਉਹੋ ਬੜਾ ਤੰਗ ਸੀ ਪਰ ਹੁਣ ਕਰਮ ਸਿੰਘ ਦੇ ਘਰ ਆ ਕੇ ਵਾਪਿਸ ਥੋੜਾ ਜਾ ਸਕਦਾ ਸੀ, ਚਲੋ ਇੱਕ ਰਾਤ ਰਹਿ ਕੇ ਵਾਪਿਸ ਮੁੜ ਚੱਲਾਂਗਾ, ਉਸ ਫੈਸਲਾ ਕੀਤਾ। ਰਾਤ ਨੂੰ ਅਹ ਜਦੋਂ ਜਸਵੰਤ ਸਿੰਘ ਆਇਆ ਤਾਂ ਇਸ ਆਂਗਣ ਵਿੱਚੋਂ ਕੁਝ ਗੱਲਾਂ-ਬਾਤਾਂ ਅਜਿਹੀਆਂ ਹੋਣ ਲੱਗ ਪਈਆਂ ਬੜੀ ਮਸ਼ਹੂਰ ਹੋਈਆ ਏ ਅਹ ਗੋਲੀ ਕਰਮ ਸਿੰਘ ਦੀ ਉੱਥੇ ਬਰਮੀਂ ਦੀ ਲੜਾਈ ਵਿੱਚ ਬੱਸ ਉਹਦੇ ਘੋੜਾ ਦਬਾਉਣ ਦੀ ਦੇਰ ਹੁੰਦੀ ਐ ਆਖ ਕੇ ਸਰੀਰ ਵਿੱਚ ਇੱਕ ਜਪਾਨੀ ਹੇਠਾਂ ਲਿਟ ਜਾਂਦਾ ਹੈ। ਸਾਨੂੰ ਨਾਲ ਤੁਰਦਿਆਂ ਪਤਾ ਹੀ ਨਹੀਂ ਲੱਗਦਾ ਉਹ ਲੰਘ ਕਿੱਥੇ ਗਿਆ ਮਾਨ ਸਿੰਘ, ਇੱਥੇ ਰੁਕ ਗਿਆ

ਕੁੱਝ ਚਿਰ ਪਿੱਛੋਂ ਫਿਰ ਬੁੜੇ ਨੇ ਜਸਵੰਤ ਸਿੰਘ ਨੂੰ ਕਿਹਾ ਆਪਣੀ ਵਾਰੀ ਕਦ ਅਹ ਕਦੋਂ ਐ ਪਾਣੀ ਦੀ। ਪਰਸੋਂ ਤਿੰਨ ਵਜੇ ਸਵੇਰੇ ਲੱਗਦੀ ਹੈ ਤਿੰਨ ਵਜੇ ਸਵੇਰੇ ਦਾ ਨਾਮ ਸੁਣ ਕਿ ਮਾਨ ਸਿੰਘ ਨੇ ਫਿਰ ਗੱਲ ਖੇ ਅਹ ਛੇੜੀ। ਉਹ ਹੁਣ ਯਾਰ ਦੀਆਂ ਰੱਜ ਕੇ ਗੱਲਾਂ ਕਰਨੀਆਂ ਚਾਹੁੰਦਾ ਸੀ।

ਝੱਲ ਰਿਹਾ ਸੀ। ਉਹਦਾ ਇਹੇ ਖਿਆਲ ਅਹ ਕਿ ਉਹੋ ਉਸ ਵੱਲ ਧਿਆਨ ਨਹੀਂ ਸੀ ਦੇ ਰਹੇ ਦਿਲੋਂ ਨਿਕਲ ਗਿਆ। ਰੋਟੀ ਖਾਂਦਿਆਂ-ਖਾਂਦਿਆਂ ਕਰਮ ਸਿੰਘ ਦਾ ਨਿੱਕਾ ਜਿਹਾ ਮੁੰਡਾ ਤੁਰਦਾ-ਤੁਰਦਾ ਮਾਨ ਸਿੰਘ ਦੀ ਮੰਜ਼ੀ ਕੋਲ ਆ ਗਿਆ, ਜੇ ਉਹੋ ਹੋਰ ਕਿਸੇ ਨਾਲ ਕਰਮ ਸਿੰਘ ਦੀਆਂ ਗੱਲਾਂ ਨਹੀਂ ਸੀ ਕਰ ਸਕਦਾ ਤਾਂ ਉਸਦੇ ਅਹ ਮੁੰਡੇ ਨਾਲ ਤਾਂ ਕਰ ਸਕਦਾ ਹੈ। ਮਾਨ ਸਿੰਘ ਨੇ ਉਸਨੂੰ ਕੁੱਛੜ ਚੱਕ ਲਿਆ, ਉਹੋ ਆਪਣੇ ਬਾਪੂ ਕੋਲ ਚਲਿਆ ਏ, ਜਾਣਾ ਤਾਂ ਚੱਲ ਮੇਰੇ ਨਾਲ ਬੜਾ ਮੀਂਹ ਪੈਂਦਾ ਐ ਏਥੇ, ਉਹੋ ਪਾਣੀ ਵਿੱਚ